ਟੇਬਲ ਉੱਤੇ ਕੰਪਿਊਟਰ ਵੀ ਲੱਗ ਗਿਆ ਹੋਇਆ ਬਹੁਤ ਸਾਰੇ ਲਾਈਟਾਂ ਤੇ ਪੱਖਾ ਵੀ ਲੱਗਿਆ ਹੋਇਆ।

ਤੇ ਬਹੁਤ ਸਾਰੀਆਂ ਗੱਡੀਆਂ ਸਰਵਿਸ ਹੋਣ ਵਾਸਤੇ ਲੱਗੀਆਂ ਹੋਈਆਂ ਔਰ ਬਹੁਤ ਸਾਰੇ ਲੋਕ ਵੀ ਇੱਥੇ ਖੜੇ ਹੈਗੇ --

ਇਹ ਇੱਕ ਮੰਦਰ ਹੈ ਪਠਾਨਕੋਟ ਦਾ ਬਹੁਤ ਜਿਆਦਾ ਫੇਮਸ ਮੁਕੇਸ਼ਰਾ ਮੰਦਰ।

ਇਕ ਫਰੂਟ ਦੀ ਦੁਕਾਨ ਹੈ ਬਹੁਤ ਸਾਰੇ ਫਰੂਟ ਰੱਖੇ ਹੋਏ ਐ ਜਿਦਾਂ ਕਿ ਅਨਾਰ ਰੱਖੇ ਹੋਏ ਬਹੁਤ ਸਾਰੇ ਕੇਲੇ ਵੀ ਰੱਖੇ ਹੋਏ ਐ।

ਸੁਪਰ ਮਾਰਕਿਟ ਦੁਕਾਨ ਦੇ ਬਾਹਰ ਡੱਬਿਆਂ ਦੇ ਵਿੱਚ ਪਿਆਜ ਪਾ ਕੇ ਰੱਖੇ ਹੋਏ ਆ।

ਯੋਗਾ ਕਰ ਰਹੀ ਹੈ ਸਵਿੱਚ ਵਗੈਰਾ ਵੀ ਇੱਥੇ ਬਣੇ ਹੋਏ ਹੈਂ।

ਇਹ ਇੱਕ ਬੀਚ ਹੈਗਾ ਬੀਚ ਦੇ ਬਾਹਰ ਬਹੁਤ ਸਾਰੀਆਂ ਗੱਡੀਆਂ ਲੱਗੀਆਂ ਹੋਈਐਂ ਨੀਲੇ ਰੰਗ ਦਾ ਡਸਟਬਿਨ ਭੀ ਲੱਗਿਆ ਹੋਇਐ।

ਇੱਕ ਨਦੀ ਵਗੈਰਾ ਭੀ ਇੱਥੇ ਬਣੀ ਹੋਈ ਐ ਜਮੀਨ ਦੇ ਉੱਤੇ ਬਹੁਤ ਜਿਆਦਾ ਹਰੀ ਘਾਸ ਵੀ ਲੱਗੀ ਹੋਈ ਐ।

ਮੋਬਾਇਲ ਨੰਬਰ ਵੀ ਲਿਖਿਆ ਹੋਇਆ ਨੋਂ ਸਤ ਅੱਠ ਜ਼ੀਰੋ ਦੋ ਤਿੰਨ --

ਇੱਥੇ ਕੋਈ ਪ੍ਰੋਗਰਾਮ ਚਲ ਰਿਹਾ ਟੇਬਲ ਲੱਗਿਆ ਹੋਇਆ ਬਹੁਤ ਸਾਰੀ ਚੇਅਰਸ ਵੀ ਲੱਗੀਆਂ ਹੋਈਆਂ।

ਲਾਈਟ ਵਗੈਰਾ ਵੀ ਲੱਗੀਆਂ ਹੋਈਆਂ ਦੀਵਾਰ ਦੇ ਨਾਲ ਇੱਕ ਘੜੀ ਲੱਗੀ ਹੋਈ ਹੈ।

ਐ ਇਕ ਪੈਲਸ ਹੈਗਾ ਪੈਲਸ ਦੇ ਅੰਦਰ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸਟੇਜ ਉੱਤੇ ਬਹੁਤ ਸਾਰੇ ਲੋਕ ਬੈਠੇ ਹੋਏ ਐ।